ਵਿਕਾਰੀ ਸ਼ਬਦ ਵਿਕਾਰੀ ਅਤੇ ਅਵਿਕਾਰੀ ਸ਼ਬਦ ਪੰਜਾਬੀ ਦੇ ਸਾਰੇ ਸ਼ਬਦਾਂ ਦੀ ਦੋ ਵਿਸ਼ੇ ਵਿੱਚ ਵੰਡਿਆ ਜਾਂਦਾ ਹੈ । ਵਿਕਾਰੀ ਅਤੇ ਅਵਿਕਾਰੀ ਸ਼ਬਦ ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਜਿਨ੍ਹਾਂ ਦਾ ਰੂਪ ਇਕੋ ਤਰਾਂ ਹੀ ਰਹਿੰਦਾ ਹੈ ਅਤੇ ਕਦ ਨਹੀਂ ਬਦਲਦਾ ਅਵਿਕਾਰੀ ਸ਼ਬਦ ਕਹੋੰਦੇ ਹਨ । ਜਿਵੇ ਕਿ ਲੇ ਨੂੰ ਪਰ ਤੇ ਫੇਰ ਹਾਂ ਆਦਿ । ਉਹ ਸ਼ਬਦ ਜਿਨਹ੍ਹ ਦਾ ਰੂਪ ਬਦਲ ਸਕਦਾ ਹੋਵੇ । ਜਿਹਨਾਂ ਨਾਲ ਅਗੇਤਰ ਪਸੇਟਰ ਲੱਗ ਸਕਦੇ ਹੋਣ ਵਿਕਰੀ ਸ਼ਬਦ ਕਹੋਂਦੇ ਲਿਖਣਾ ਪੜਨ੍ਹਾ ਆਦਿ ਅਧਿਕਾਰੀ ਸ਼ਬਦ ਹਨ । ਇਹਨਾਂ ਸ਼ਬਦ ਦਾ ਰੂਪ ਹੀ ਹੁੰਦਾ ਹੈ । ਨਿਸਰ੍ਦ ਅਤੇ ਸੰਜੁਕਤ ਸ਼ਬਦ ਸੰਜੁਕਤ ਸ਼ਬਦ ਅੰਦਰੂਨੀ ਬਣਤਰ ਦੇ ਅਧਾਰ ਤੇ ਇਹਨਾਂ ਨੂੰ ਮਿਸ਼ਰਤ ਮਗਰ ਕੰਪਉਂਡ ਕੰਪਾਲਸਰੀ ਸੁਨਜੁਕਤੀ ਸ਼ਬਦਾਂ ਵਿੱਚ ਵੰਡਿਆ ਜਾਂਦਾ ਹੈ । ਲਿਖਿਆ ਚਿੜੀਆਂ ਪਦਮਾ ਹਾਦਸਾ ਆਦਿ ਮਿਸ਼ਰਤ ਰੂਪ ਨਾਲ ਭੱਜ ਦੌੜ ਨਾਲ ਨੂੰ ਕਿਹਾ ਜਾਂਦਾ ਹੈ ਜਿਸ ਤੱਤ

ਅਤੇ ਹਰ ਰੂਪ ਵਿਚ ਦੂਹਰਾ ਹੁੰਦਾ ਹੈ । ਦੂਜੇ ਸ਼ਬਦ ਵਿੱਚ ਜਦੋ ਇੱਕ ਸ਼ਬਦ ਹਟਾ ਲੈਂਦੇ ਜਾਨ ਤਾ ਜੋ ਕੁੱਜ ਬਾਕੀ ਬੱਚਦਾ ਹੈ ਤਾ ਉਹ ਧਾਤੂ ਜਾ ਮੂਲ ਹੁੰਦਾ ਹੈ । ਲਿਖਦਾ ਲਿਖਿਆ ਲਿਖੇਗਾ ਲਿਖਦਿਆਂ ਲਿਖ ਕੇ ਲਿਖ ਤਾਤੂ ਹੈ ਇੰਜ ਹੀ ਹਾਥੀਆਂ ਹਾਥੀਆਂ ਹਾਥੀਆਂ ਦਾ ਮੁੱਲ ਰੂਪ ਹੈ । ਪਹਿਲੇ ਸ਼ਬਦਾਂ ਚੋ ਹੀ ਲਿੱਖ ਕੇ ਦੂੱਜੇ ਸ਼ਬਦਾ ਹੱਥ ਹੀ ਦੋਹਰਾ ਹੁੰਦਾ ਹੈ ਧਾਤੁ ਦਾ ਮੁੱਲ ਰੂਪ ਦੀ ਭਾਸ਼ਾ ਵੀ ਹੁੰਦੀ ਹੈ । ਭਾਸ਼ਾ ਹੀ ਹੁੰਦੀ ਹੈ ਅਤੇ ਰੂਪਾਂਤਰੀ ਸ਼ਬਦ ਸ਼ਬਦ ਰੂਪ ਵਿੱਚ ਵਰਤੇ ਗਏ ਦੇ ਵਧੇਰੇ ਅਤੇ ਦੇ ਅਧਾਰ ਸ਼ਬਦਾਂ ਦੇ ਦੋ ਅਤੇ ਸ਼ਬਦ ਤਾਤੂਆ ਜਾ ਮੁੱਲ ਨਾ ਬਥੇਰਾ ਵੀ ਜੁੜਣ ਪ੍ਰਕਿਰਿਆ ਦੇ ਕਾਰਨ ਦੇ ਅਧਾਰ ਤੇ ਇੱਕ ਕਿਸਮ ਰੂਪ ਅਤੇ ਦੂਜੇ ਨੂੰ ਰੂਪਤ ਸ਼ਬਦ ਕਿਹਾ ਜਾਂਦਾ ਹੈ । ਰੂਪਤ ਅਤੇ ਰੂਪਤਾਨੀ ਸ਼ਬਦਾਂ ਦੀ ਤੁਲਨਾ ਤਾਤੂਆ ਦੇ ਮੁੱਲ ਰੂਪ ਵਿੱਚ ਰੂਪਾਂਤਰੀ ਜਾ ਦੋਨਾਂ ਦੇ ਜੋੜਾ ਨਾਲ ਹੁੰਦੀ ਹੈ। ਰੂਪਾਂਤਰੀ ਵਧੇਰੇ ਫਿਰ ਵਿਜੇਤਾ ਹੀ । ਜੋ ਹੁੰਦੇ ਹਨ ਜੋ ਕਿ ਰੁਤਬਤ ਵਿਜੇਤਰ ਵਿਜੇਤਰ ਅਤੇ ਪੀਸ਼ੇਤਰ ਵੀ ਹਨ ਰੂਪਾਂਤਰੀ ਵਿਜੇਤਾਰ ਜਿਸ ਸ਼ਬਦ ਨਾਲ ਜੁੜੇ ਜਾਂਦੇ ਹਨ ਉਸ ਰਹਿਣੇ ਵਿਚ ਕਯਾਮ ਹੀ ਰਹਿੰਦੇ ਹਨ । ਉਹ ਜਦੋਂ ਕਯਾਮ ਰਹਿੰਦੀ ਹੈ । ਤਾ ਉਤਪਾਤ ਅਗੇਤਰ ਪਿਛੇਤਰ ਅਤੇ ਸ਼ਬਦਾਂ ਰੂਪ ਨਾਲ ਜੁੜਣ ਦਾ ਹੋਂਦ ਆਏ ਸ਼ਬਦਾਂ ਦੀ ਬਦਲ ਜਾਂਦੀ ਹੈ ਤੇ ਉਹ ਨਹੀਂ ਬਦਲਦੀ

ਇਸ ਲਾਇ ਵਿਜੇਤਰ ਅਗੇਤਰ ਮੁੱਲ ਰੂਪ ਵਿੱਚ ਤਾਤੂ ਅਰਥਾਂ ਨਾਲ ਵੀ ਸੀਮਤ ਕਰਦੇ ਹਨ । ਤਾ ਲੁਪਤ ਪਿਛੇਤਰ ਹਮੇਸ਼ਾ ਬਸਵੇ ਰੂਪ ਵਿੱਚ ਸ਼ਬਦ ਰਹਿਣੇ ਨੂੰ ਹੀ ਆਉਂਦੀ ਹੈ । ਅਤੇ ਤੇਲ ਤੇਲ ਨਾਂਵ ਸ਼ਬਦ ਨਾਲ ਈ ਜੁਕਤ ਪਿਛੇਤਰ ਦੇ ਜੁੜਣ ਦੇ ਤੇਲੀ ਨਾਂਵ ਸ਼ਬਦ ਦੀ ਵਾਕ ਸ਼ਬਦ ਤੇਲੀ ਨਵ ਦਾ ਵਿਗਿਆਨਿਕ ਕਾਰਜ ਅਤੇ ਸਥਾਨ ਪਹਿਲੇ ਸ਼ਬਦ ਤੇਲ ਨਾਂਵ ਵਾਲਾ ਹੀ ਰਹਿੰਦਾ ਹੈ । ਜਿਹੜੇ ਹੇਠਲੇ ਵਾਕ ਵਿੱਚ ਬਗੈਰ ਕਿੱਤੀ ਤਬਦੀਲੀ ਦੇ ਤੇਲ ਦੀ ਥਾਂ ਤੇਲੀ ਦੀ ਵਰਤੋਂ ਕੀਤਾ ਜਾਂਦਾ ਹੈ ਤਾ ਤੇਲੀ ਬਹੁੱਤ ਅੱਛਾ ਹੈ ਤੇਲ ਬੋਹਤ ਅੱਛਾ ਹੈ ਵਾਕ ਵਿੱਚ ਇਸਦੀ ਖਾਸ ਉਦਾਹਰਣ ਵਗਦੀ ਕੀ ਮੁੰਡਾ ਮੁੰਡਾ ਘੋੜਾ ਆਦਿ । ਵਾਕ ਦੇ ਵਰਤਿਆ ਜਾ ਨਹੀਂ ਸਕਦਾ ਜੁਵਤ ਅਗੇਤਰਾ ਅਤੇ ਪਿਛੇਤਰਾ ਨੂੰ ਦੋ ਹਿੱਸੇ ਵਿੱਚ ਵੰਡਿਆ ਜਾਂਦਾ ਹੈ । ਪੰਜਾਬੀ ਸ਼ਬਦ ਰਚਨਾ ਵਿੱਚ ਵਰਤੇ ਜਾਨ ਵਾਲੇ ਸਾਰੇ ਦੇ ਸਾਰੇ ਅਗੇਤਰ ਜੁਕਤ ਅਗੇਤਰ ਹਨ । ਅਤੇ ਪੰਜਾਬੀ ਸ਼ਬਦਾਂ ਵਿੱਚ ਸਮਣ੍ਹੇ ਦੇ ਮੂਲ ਰੂਪ ਦੇ ਤਾਤੂ ਆਰੰਭ ਸ਼ਬਦਾਂ ਦੇ ਅਗੇਤਰ ਹੀ ਲੱਗ ਸਕਦੇ ਹਨ ।

ਪਰ ਅਗੇਤਰ ਸ਼੍ਰੇਣੀ ਅਗੇਤਰ ਹੀ ਪ੍ਰਕਿਰਿਆ ਤੋਂ ਅਨਪੜ ਵਿਸ਼ੇਸ਼ਣ ਹੀ ਹਨ । ਪਰ ਇਸਤੋਂ ਬਗੈਰ ਅਤੇ ਡਰ ਕਿਰਿਆ ਦੇ ਨਿਰਭਰ ਵਿਸ਼ੇਸ਼ ਵਿੱਚ ਨਹੀਂ ਅਗੇਤਰੀ ਬਦਲੁ ਬਾਕੀ ਲੁਪਤ ਅਗੇਤਰਾ ਦਾ ਵੇਰਵਾ ਹੀ ਹੁੰਦਾ ਹੈ । ਥੈਂਕ ਯੂ ਹੇ ਵੇ ਨਾਇਸ ਡੇ । ਫਾਇਨਾਲੀ ਹਮਾਰਾ ਚੈਪਟਰ ਕੰਪਲੀਟ । ਥੈਂਕ ਯੂ

ਹਾਂਜੀ ਠੀਕ ਠਾਕ ਜੇ

ਹੋਰ ਕੀ ਬਣਦਾ? ਵੇਖਲੋ ਵੇਹਲੇ ਜੀ ਹਜੇ ਕਰਨਾ ਕੀ ਗਰਮੀ ਬੜੀ ਅੰਦਰ ਵੀ ਨਹੀਂ ਬੈਠਾ ਜਾਣਦਿਆ।

ਕੋਠੇ ਤੇ ਬਹਿ ਜ।

ਧੁੱਪ ਸੇਕਲੋ

ਆ ਗਏ ਆ ਬੱਦਲ ਤੇ ਮੀਹ ਆਜੇ ਭਾਵੇ ਗਰਮੀ ਬੜੀ ਆ। ਚੰਗਾ ਸਗੋਂ ਆਜੂ ਤੇ ਮੀਹ ਭੈਣਾਂ ਹਾਡਾ ਤੇ ਕੋਠਾ ਬੜਾ ਚੋਂਦਾ ਤੈਨੂੰ ਕੀ ਹੋ ਗਿਆ

ਨਹੀਂ ਭਾਜੀ ਨੂੰ ਕਹੀ ਨਾ ਹੁਣ ਤੇ ਪੈਲੀਆਂ ਵੇਹਲੀਆਂ ਨੇ। ਭਾਜੀ ਜਦੋਂ ਆਪ ਪਹਿਲਾ ਪੜੋ ਨਹੀਂ ਸੁੱਟਦਾ ਹੁਣ ਤੇ ਉਹ ਕੰਮ ਤੇ ਲੱਗਾ।

ਹੈਂ ਦੀਦੀ ਪੰਮੀ? ਮੈ ਕਿਹਾ ਉਹ ਡੇਰੇ ਤੇ ਲੱਗਾ ਉਹ ਜਿਹੜਾ ਜਿੱਥੇ ਗੋਲਡੀ ਵੀ ਜਾਂਦਾ ਰਹਿਆ। ਕਿਸਤਾਂ ਤੇ ਕਿਸਤਾਂ ਵੱਲ ਡੇਰੇ ਤੇ ਜਿਹੜੇ ਡੇਰੇ ਤੇ ਲੱਗਾ ਹੀ ਕੀ ਉਹਦਾ ਨਿੱਮਾ ਜਿਹੜਾ ਹੀ ਓਹੋ ਡੇਰੇ ਤੇ ਜਾਂਦਾ ਭਾਜੀ। ਨਾ ਨਾ ਇੱਥੇ ਪਿੰਡ ਈ ਲੱਗਾ ਉੱਥੇ ਆਦੀਆ ਦੇ ਬਿੰਦੇ ਨਾ। ਠੀਕ ਆ ਠੀਕ ਆ ਤੇ ਦੀਦੀ ਰਾਣੀ ਤੁਹੀ ਹਟਗੇ ਨੌਸ਼ੇਰਿਓ? ਹਾਂ ਆਹ ਅਸੀ ਹਟਗੇ ਬਸ ਅਸੀ ਵੀ ਹੁਣ ਚਲ ਜਾਣਾ ਨੋਵੇ ਮਹੀਨੇ ਅਸੀ। ਤੁਹਾਡਾ ਮੂਫਲੀ ਤਾ ਚਲਦਾ ਹੋਣਾ ਅੱਧ ਕ ਚ ਗਿਆ ਡੋਡੀਆਂ ਕਰ ਦੇਣੀਆਂ ਸਟਾਰਟ। ਠੀਕ ਆ ਹੁਣ ਵੀ ਲਾ ਲਿਆ ਕਰੋ, ਹੁਣ ਵੀ ਲਾ ਲਿਆ ਕਰੋ ਕੁਝ ਠੰਡਾ ਹੁਣ ਗਰਮੀ ਚ ਕਿਨ੍ਹੇ ਖਾਣੀਆਂ ਨੇ ਨਹੀਂ ਨਹੀਂ ਨੀਂਬੂ ਪਾਣੀ ਬਣਾ ਕੇ ਲਾ ਲਿਆ। ਆਹੋ ਨਹੀਂ ਕੁਝ ਨਾ ਕੁਛ ਲਾਉਂਦੇ ਆ ਅੱਡੇ ਦੇ ਵਿਚ

ਮੈ ਕਿਹਾ ਇਹਨਾਂ ਦਿਨਾਂ ਦੇ ਵਿਚ ਲੋਕਾਂ ਨੇ ਸ਼ਾਮਾ ਨੂੰ ਤੰਦੂਰ ਤੋਨੇ ਤੰਦੂਰੇ ਲਾਉਣੀਆਂ ਰੋਟੀਆਂ ਨਾਲ ਬਣਾਉਣਾ ਪਰਥਾ

ਤੇ ਕਿਤੇ ਲੱਸੀ ਨਾਲ ਲੱਸੀ ਚ ਲੂਣ ਪਾਉਣਾ ਪਤਲੀ ਕਰਕੇ ਲੱਸੀ ਤੇ ਨਾਲ ਰੋਟੀਆਂ ਖਾਣੀਆਂ ਤੇ ਕਿਤੇ ਖਾਣੋ ਨਾ ਹਟਣਾ ਕਿੰਨੀਆਂ ਕਿੰਨੀਆਂ ਰੋਟੀਆਂ ਤੇ ਤੇ ਆਪਾ ਖਾ ਲੈਣੀਆਂ। ਹਾਡੀ ਵੀ ਮੇਰੀ ਵੀ ਬੀਬੀ ਏਦਾਂ ਈ ਕਰਦੀ ਹੁੰਦੀ ਦੁਪਹਿਰਾ ਨੂੰ ਗੰਡੇ ਚੀਰ ਕੇ ਨਾ ਆਟੇ ਚ ਪਾਉਣੇ। ਤੇ ਬੜਾ ਸਵਾਦ ਚੋਪੜੀ ਰੋਟੀ ਹੋਣੀ ਤੇ

ਆਹੋ ਵੇਸਣ ਪਾਲਾ, ਗੰਡੇ ਚੀਰ ਕੇ ਪਾਲਾ। ਹੁਣ ਲੋਕੀ ਤੰਦੂਰੀ ਨਹੀਂ ਬਣਾਉਂਦੇ ਬਣਾਉਣ ਹਾ ਕਿਤੇ ਇਹਨਾਂ ਸਵਾਦ ਆਉਣਾ ਨਾ ਓਦੋ ਸਬਜ਼ੀਆਂ ਵੀ ਇੰਨੀਆਂ ਸਵਾਦ ਹੁੰਦੀਆਂ ਹੀ ਨਾ ਜਿਸਤਰਾਂ ਘਿਓ ਪਾਇਆ ਹੁੰਦਾ। ਤੇ ਜਿੰਦਾ ਘਿਓ ਪਾਇਆ ਹੁੰਦਾ ਤੇ ਹੁਣ ਵੇਖ ਕੋਈ ਸਵਾਦ ਨਹੀਂ

ਹੁਣ ਜਿਨ੍ਹਾਂ ਕੁਝ ਮਰਜੀ ਪਾਲੋ ਨਾ ਤੇ ਉਹ ਪਤਾ ਈ ਨਹੀਂ ਪੀ ਕੀ ਸਬਜ਼ੀ ਕਿਦਾਂ ਦੀ ਸੁਰ ਸਵਾਦ ਈ ਹੈਨੀ

ਆਹੋ ਸਾਗ ਦਾ ਕਿਤੇ ਇਹਨਾਂ ਮਜ਼ਾ ਆਉਣਾ ਬਿਨ੍ਹਾਂ ਤਰਕਣ ਤੋਂ ਸਾਗ ਇਹਨਾਂ ਸਵਾਦ ਲੱਗਣਾ। ਆਹੋ ਕਿਤੇ ਮਜ਼ੇ ਆ ਜਾਣਾ ਰੋਟੀ ਖਾਣ ਦਾ ਲੋਕਾਂ ਰਿਜਦਾ ਰਹਿਣ ਦੇਣਾ ਰਿਜਦਾ ਰਹਿਣ ਦੇਣਾ ਹੋਲੀ ਹੋਲੀ। ਦੇਗਿਆ ਚ ਬਣਾਉਂਦੀਆਂ ਹੁੰਦੀਆ ਹੀ ਲੋਕੀ ਪਹਿਲਾ ਸਾਗ ਮੇਰੀ ਬੀਬੀ ਦੇਗੇ ਚ ਬਣਾਉਂਦੀ ਹੁੰਦੀ ਸੀ।

ਉਹ ਅੱਗ ਨਾ ਤਿੜਕਦਾ ਨਹੀਂ ਹੀ ਹੁੰਦਾ ਤਿੜਕਦਾ ਨਹੀਂ ਹੀ ਹੁੰਦਾ ਵੇਖਲਾ ਉਹਨਾਂ ਚ ਈ ਬਣਾਉਦੀਆਂ ਰਹੀਆ ਪਹਿਲਾ ਸਾਗ ਦਾਲ ਵੀ ਉਹਦੇ ਚ ਰੱਖਣੀ

ਸਾਗ ਵੀ ਵੇਖ ਕਿਦਾਂ ਕਿਤੇ ਬਣਦਾ ਰਹਿਆ ਜਿੰਦਾ ਕਿਤੇ ਮਲਾਈ ਹੁੰਦੀ ਆ।

ਕਿਤੇ ਓ ਮਹਿੰਦੀ ਵਰਗਾ ਹੋ ਜਾਂਦਾ ਹੁੰਦਾ ਹੀ ਘੋਲ ਘੋਟ ਘੋਟ ਕੇ।

ਨੀ ਸਾਗ ਤੇ ਮਾਤਾ ਵੀ ਬੜਾ ਵਧੀਆ ਬਣਾਉਦੀ ਨਿੱਕੇ ਜਿਹੇ ਇੱਕ ਕੁੱਜੇ ਜੇ ਚ।

ਦੋ ਮਈਆ ਰੱਖੀਆ ਹੁੰਦੀਆਂ ਹੀ ਕਿਤੇ ਔਂਤਰਾ ਇਹਨਾਂ ਇਹਨਾਂ ਕਿਤੇ ਮੱਖਣ ਕਢਣਾ ਤੇ ਕਿਤੇ ਰੋਟੀ ਪਾ ਕੇ ਖਾਣਾ ਮੱਖਣ ਲੱਸੀਆਂ ਪੀਣੀਆਂ, ਦੁੱਧ ਪੀਣੇ, ਦਹੀ ਖਾਣੇ ਓਹੋ ਹੀ ਹਜੇ ਤਾਕਰ ਅਸਰ ਚਲਣਦਿਆ ਵਾ ਤੇ ਤੁਰੇ ਫਿਰਨ ਦੇ ਆ। ਤੁਰੇ ਫਿਰਨਦੇ ਨੀ ਨਹੀਂ ਹੁਣ ਹੈਨੀ ਦੁਨੀਆ ਚ ਕੱਖ ਨਹੀਂ ਗਾ ਹੁਣ ਹੇਗਾ ਹੁਣ ਤੇ ਦੁੱਧ ਪੀਲਾ ਉਹਦਾ ਵੀ ਕੋਈ ਅਸਰ ਨਹੀਂ ਘਿਓ, ਮਲਾਈ, ਦੁੱਧ

ਹਾਂਜੀ

ਹੁਣ ਤੇ ਜਿਹੜੇ ਹੈਗੇ ਓਵੀ ਕਟਾਈ ਜਾਂਦੀਆਂ ਨੇ

ਲੁੰਡਿਆ ਵਰਗੇ ਸਿਰ ਕੀਤੇ ਹੁੰਦੇ ਆ ਕਟਾ ਕਟਾ ਵਾਲ।

ਮਾਰਦੀਆਂ ਵਿਆਹ ਹੋਵੇ ਠਾਕਾ ਹੋਵੇ ਰੰਗ ਠਾਕਾ ਕਿਹੇ ਨੂੰ ਲੱਗ ਜਾਂਦਾ ਵਾ ਤੇ ਵਾਲ਼ਾ ਤੇ ਆਪਣਿਆਂ ਤੇ ਜ਼ੋਰ ਚੜ ਜਾਂਦਾ। ਆਹੋ ਠਾਕਾ ਕੋਈ ਲਵਾ ਲੈਂਦਾ ਤੇ ਵਾਲ ਆਪਣੇ ਕਟਾ ਲੈਂਦੀਆਂ ਨੇ

ਇੱਕ ਉਹ ਭੈਣਾਂ ਰੰਗ ਜਾ ਲਵਾ ਲੈਂਦੀਆਂ ਈ ਵਾਲਾ ਨੂੰ ਉਹ ਸਗੋਂ ਈ ਔਂਤਰਾ ਘੋੜੇ ਦੀ ਪੂਛ ਵਰਗੇ ਵਾਲ ਹੋ ਜਾਂਦੇ ਆ। ਆਹੋ ਆਹੋ ਰੰਗ ਬਿਰੰਗੇ ਕਰ ਲੈਂਦੀਆਂ ਕਰੇ ਨੇ ਕੇ।

ਕਿਨ੍ਹੇ ਭੈੜੇ ਲੱਗਦੇ ਈ।

ਜੇ ਉਹ ਮੇਰੇ ਵਰਗੀ ਦੇ ਚਿੱਟੇ ਵਾਲ ਹੋ ਗਏ ਹੋਣ ਤੇ ਫਿਰ

ਚਾਰ ਦਿਨ ਸ਼ੋਂਕ ਦੇ ਤੇ ਮੁੜਕੇ ਕੁੱਤੇ ਭੌਂਕਦੇ ਮੁੜਕੇ ਖੁਖਲ ਈ ਹੋ ਜਾਂਦੇ ਵਾਲ।

ਅਸੀ ਵੇਖਲਾ ਕਦੀ ਕੁਝ ਨਹੀਂ ਕਰਾਇਆ ਬਸ ਸਿਰ ਨ੍ਹਾਓ ਤੇ ਆਹ ਵਾਂਡੇ ਜਾਓ।

ਹੁਣ ਤੇ ਵਾਡੇ ਜਾਣਾ ਹੋਵੇ ਤੇ ਪਹਿਲਾ ਦੋ ਦਿਨ ਪਾਰਲਰ ਤੇ ਜਾਂਦੀਆਂ ਨੇ ਫਿਰ ਤਿਆਰ ਹੁੰਦੀਆਂ ਨੇ

ਇਹ ਨਾ ਸਿਰ ਨਹਾ ਕੇ ਵਾਡੇ ਚਲਗੇ ਤੇ ਮੂੰਹ ਵਾਡੇ ਜਾ ਕੇ ਧੋ ਲਿਆ ਆਹੋ ਹਾਡੇ ਇਹੋ ਧੁਪ ਗਿਆ ਧੁਪ ਗਿਆ ਨਹੀਂ ਧੁਪਿਆ ਤੇ ਕੋਈ ਗੱਲ ਈ ਨਹੀਂ। ਟਾਇਮ ਪਾਸ ਈਆ ਨਾ ਹੁਣ ਵਾਲੇ ਬੱਚੇ ਨਹੀਂ ਨਾ ਕਰਦੇ ਹੈਗੇ। ਹੁਣ ਜੇ ਕਿਤੇ ਜਾਣਾ ਹੋਵੇ ਨਾ ਪੀ ਸ਼ਨੀਵਾਰ ਜਾਣਾ ਵਾ। ਪਹਿਲਾ ਜਨਾਨੀਆਂ ਜਿਹੜੀਆਂ ਮੈਕਅਪ ਵੀ ਨਹੀਂ ਹੀ ਕਰਦੀਆਂ ਹੁੰਦੀਆਂ ਦੀਦੀ ਇੱਕ ਦਿਨ ਅਗੇਤਾ ਈ ਜਾਂਦੀਆਂ ਪਾਰਲਰ ਕੋ

ਜਿਹੜੀਆਂ ਪਹਿਲੀਆਂ ਜਨਾਨੀਆਂ ਹੁੰਦੀਆਂ ਹੀ ਮੈਕਅਪ ਵੀ ਨਹੀਂ ਹੀ ਕਰਦੀਆਂ ਹੁੰਦੀਆਂ ਏਦਾਂ ਹੀ ਤੁਰ ਪੈਂਦੀਆਂ ਹੁੰਦੀਆਂ ਹੀ ਨਹਾ ਨਹੁ ਕ

ਓਦੋ ਲੋਕੀ ਓਹਦਾ ਈ ਬੜੇ ਸੋਹਣੇ ਹੁੰਦੇ ਹੀ ਤੇ ਕਰੀਮ ਤੋਂ ਬਿਨ੍ਹਾਂ ਈ ਕਿਤੇ ਰੰਗ ਕੀਤੇ ਏਡੇ ਵਧੀਆ ਹੁੰਦੇ ਹੀ। ਆਹੋ ਓਦੋ ਦੂਜੀ ਕਰੀਮ ਹੁੰਦੀ ਹੀ ਆ ਪੰਜਾ ਰੁਪਈਆ ਵਾਲੀ ਛੀਛੀ ਆਉਂਦੀ ਆ। ਆਹੋ ਕਿਹੜੀ ਨਾਕਰਨ ਕਿਰਨ ਕਰੀਮ

ਹਾਂ ਤੇ ਹੁਣ ਤੇ ਲੱਭਦੀ ਨਹੀਂ ਹੇਨਾ ਉਹ ਲਵਲੀਆ ਸ਼ਵਲੀਆ ਕਿਤੇ ਕਈ ਕੁਝ ਫਰੂਟ ਵਾਲੀ ਤੇ ਕਈ ਕੁਝ ਅੱਲੜੀਆ ਪਲੜੀਆ ਲਾਉਂਦੀਆਂ ਫਿਰਦੀਆ

ਹੁਣ ਈ ਤੇ ਕੀਤੇ ਗ਼ਾਹ ਦੀ ਗੱਲ ਬਾਤ।

ਹੁਣ ਤੇ ਕੋਈ ਗੱਲ ਈ ਨਹੀਂ ਰਹਿ ਗਈ ਕਰਨ ਵਾਲੀ

ਆਹੋ ਮਾਸੀ ਮਿਰਚਾਂ ਵਾਰ ਲਈ ਜਾ ਕੇ ਨਜ਼ਰ ਨਾ ਲੱਗ ਜੇ ਹਾਡੀ

ਅੱਜ ਅਸੀ ਬੜਾ ਤੇਰੀ ਦਏ ਈ ਕਰਨ ਤੇਰੀ ਗੱਲ ਕਰਨ ਆਹੋ ਆਹੋ ਮੇਰਾ ਮੂੰਹ ਤੇ ਇਓ ਜਿਵੇ ਝਾੜੂ ਵੱਜਾ ਹੁੰਦਾ ਗਾੜੇ ਵਾਲਾ ਐਵੇਂ ਈ ਤੇਰਾ ਮੂੰਹ ਏਡਾ ਸੋਹਣਾ ਲੱਗਣ ਦਿਆ ਕੇ ਕੀਤੇ ਹੈਂ

ਹੋਰ ਵਧੀਆ ਚਲੋ ਵਧੀਆ ਚਾਹੀਦਾ ਟਾਇਮ ਪਾਸ ਕਰਨਾ ਆਪਣਾ ਮਾੜਾ ਮੋਟਾ ਹਾਂਜੀ ਹਾਂਜੀ ਹਾਨੂੰ ਕਿਹੜਾ ਕਿਹੇ ਨੇ ਵੇਖਣਾ ਜਿਦਾ ਦਾ ਹੇਗਾ ਠੀਕ ਹੈ

ਜਦੋ ਕਿਸੇ ਨੇ ਵੇਖਣਾ ਹੋਇਆ ਓਦੋ ਸਵਾਰ ਲਾ ਗੇ।

ਜਿਨ੍ਹਾਂ ਵੇਖਣਾ ਓਹਨਾ ਵੇਖ ਲਿਆ ਵੇਖਣਾ ਹੋਵੇ ਕਿਹੇ ਨੇ ਤੇ ਫਿਰ ਬੰਦਾ ਧੋਵੈ ਈ ਨਾ ਮੂੰਹ ਧੋਇਆ ਨਾ ਕਰ ਫਿਰ ਹੁਣ ਨਹੀਂ ਕੋਈ ਵੀ ਮੂੰਹ ਦੀ

ਧੋਣਾ ਤੇ ਪੈਂਦਾ ਈ ਫਿਰ ਮਾੜਾ ਮੋਟਾ ਤਾ ਨਹੀਂ ਤੂੰ ਰਹਿਣ ਦੇ ਧੋਵੀ ਨਾ ਅੱਜ ਤੋਂ ਬਾਅਦਾ ਨਹੀਂ ਨਹੀਂ ਮੂੰਹ ਧੋਤੇ ਤੋਂ ਬਿਨ੍ਹਾਂ ਸਰਦਾ ਵਾ ਭੈਣਾਂ ਗਲੋਂ ਬੜਾ ਰਹਿਣ ਦੇ ਧੋਵੈ ਨਾ ਤੇ ਚੰਗਾ ਆ ਨਜ਼ਰ

ਆਹੋ ਚਲੋ ਠੀਕ ਆ ਫਿਰ

ਮੇਰਾ ਨਾਮ ਸੁੰਦਰ ਸਿੰਘ ਬੇਦੀ ਹੈ। ਮੈਂ ਅੱਜ ਪੰਜਾਬ ਦੇ ਮੇਲੇ ਅਤੇ ਤਿਉਹਾਰਾਂ ਬਾਰੇ ਦਸੂੰਗਾ। ਕਿਸੇ ਜਾਤੀ ਅਹ ਕਿਸੇ ਜਾਤੀ ਦੀ ਸੰਸਕ੍ਰਿਤ ਨੁਹਾਰ ਮੇਲੇ ਅਤੇ ਤਿਉਹਾਰਾਂ